ਮੈ ਕਿਹਾ ਵਿਆਹ ਤਾ ਆਪਾ ਆਏ ਤੇ ਸੁਆਣੇ ਆ। ਵਧੀਆ ਗੱਲ ਏ, ਹੋਰ ਹੋਰ ਠੀਕ ਏ।

ਵਧੀਆ ਵਧੀਆ । ਹੋਰ ਬਾਕੀ ਪਿੰਡ ਦੇ ਵੀ ਠੀਕ ਏ। ਪਿੰਡ ਠੀਕ ਠਾਕ ਰਹਿੰਦਾ। ਹੋਰ ਪਿੰਡ ਠੀਕ ਠਾਕ ਏ।

ਨਹੀਂ ਨਹੀਂ।

ਹਾਂ, ਜੱਸੇ ਦਾ ਵਿਆਹ ਹੋ ਗਿਆ।

ਚੱਲ ਵਧੀਆ ਗੱਲ ਏ, ਹੋਰ ਫਿਰ।

ਹਾਂਜੀ ਠੀਕ ਠਾਕ, ਚਾਚੀ ਸੰਤੋਸ਼ ਆਉਂਦੀ ਹੁੰਦੀ ਘਰ। ਚਾਚੀ ਸੰਤੋਸ਼ ਕੰਮ ਵਾਲੀ ਉਹ ਆਉਂਦੀ ਹੁੰਦੀ ਆ। ਉਹਦਾ ਮੁੰਡਾ ਲੱਗਾ ਨਹੀਂ ਕੀਤੇ ਕੰਮ ਤੇ। ਹਾਂਜੀ, ਮੁੰਡੇ ਉਹਂਦੇ ਨੇ ਕੰਮ ਸਿੱਖਿਆ ਅਲਮੁਨਿਊਮ ਦਾ।

ਏ ਦਰਵਾਜੇ ਦਰਵੂਜੇ ਬੜਾ ਲਾਉਂਦਾ ਆ। ਇੱਕ ਦਿਨ ਮੈ ਉਹਨੂੰ ਹੱਸਣ ਰਹੀ ਸੀ। ਮੈ ਕਿਹਾ ਸਾਡੇ ਵੀ ਬਾਥਰੂਮ ਚ ਦਰਵਾਜਾ ਲਾਜੀ ਕਹਿੰਦਾ ਲਾ ਦਾ ਗਾ ਭਾਬੀ। ਓ ਕੁੜੀਆਂ ਆਪਣਾ ਉਂਦੀਆਂ। ਹਾਂ ਕੁੜੀਆਂ ਵਿਹਾਈਆਂ ਗਈਆਂ।

ਦੋਨੋ ਵਿਹਾਇਆ ਗਈਆਂ ਦੋਨਾਂ ਦੇ ਬੱਚੇ ਏ।

ਕੀ ਦੇ ਕੁੜੀ ਮੁੰਡਾ, ਤੇ ਇੱਕ ਦੇ ਮੁੰਡਾ ਹੋਇਆ।

ਨਿੱਕੀ ਚਾਚੀ ਵੀ ਠੀਕ ਏ।

ਨਿੱਕੀ ਚਾਚੀ ਦੀ ਕੁੜੀ ਦਾ ਇੱਕ ਦਾ ਵਿਆਹ ਹੋ ਗਿਆ। ਤੇ ਦੂਸਰੀਆਂ ਹਜੇ ਮੰਗਣ ਵਾਲੀਆਂ। ਤੇ ਮੁੰਡੇ ਕਿ ਕਰਦੇ ਉਹਂਦੇ। ਮੁੰਡੇ ਇੱਕ ਨੇ ਤਾ ਦੁਕਾਨ ਪਾਈ ਏ ਨਾਇਆ ਦੀ ਬਾਰਬਰ ਦਾ ਕਮ ਕਰਦਾ ਤੇ ਖਰੇ ਰੰਗ ਦੇ ਕੰਮ ਤੇ ਏ। ਹੋਰ ਤੁਸੀਂ ਸੁਣਾਓ।

ਉਹ ਉਹਵੀ ਕੰਮ ਤੇ ਜਾਂਦਾ ਵਾ ਉੱਥੇ ਰੇਸਟੌਰੈਂਟ ਤੇ ਲੱਗਾ ਵਾ ਬਰਗਰ ਕਿੰਗ ਚ।

ਤੇ ਰੰਗ ਦੇ ਕੰਮ ਦੇ ਠੇਕੇ ਠੁੱਕੇ ਲੈਂਦਾ। ਕੰਮ ਉਹੰਦਾ ਕਾਫੀ ਚੱਲਿਆ ਵਧੀਆ। ਨਹੀਂ ਨਹੀਂ।

ਨਹੀਂ ਹੁਣ ਤਾਂ ਠੀਕ ਏ।

ਹਾਂਜੀ ਵਹੁਟੀ ਉਹਂਦੀ ਵੀ ਠੀਕ ਏ।

ਹੋਰ ਠੀਕ ਠਾਕ ਵਧੀਆ ਵਧੀਆ।

ਨਿਆਣੇ ਦੇ ਦੋ ਕੁੜੀਆਂ ਆ। ਇੱਕ ਹੁਣ ਦੀ ਹੋਇ ਏ। ਇੱਕ ਵਾਹਵਾ ਕਾਫੀ ਵੱਡੀ ਹੋ ਗਈ ਏ ਛੇ ਸੱਤ ਸਾਲਾਂ ਦੀ ਹੇਗੀ ਏ ।

ਹੋਰ ਠੀਕ ਏ, ਠੀਕ ਠਾਕ, ਹੋਰ ਹੁਣ ਦੇ ਏ। ਤੇ ਸੂਰਜ ਦੇ, ਸੂਰਜ ਦੇ ਨਹੀਂ ਅਜੇ ਕੁਛ ਵੀ। ਸੂਰਜ ਤਾ ਏਦਾਂ ਈ ਆ। ਹਾਂ ਅਮਨ ਦੇ ਦੋ ਕਾਕੇ ਆ।

ਨਹੀਂ ਆਪਣੇ ਮੰਮੀ ਡੈਡੀ ਕੋਲ ਆਈ ਏ ਅਜੇ, ਏਧਰ ਤਾ ਆਈ ਨਹੀਂ ਆਪਣੇ ਘਰ ਤਾ ਆਈ ਨਹੀਂ ਸੀ ਅਜੇ । ਏਧਰ ਕਿਉਂ ਨਹੀਂ ਆਈ? ਕਰਦੀ ਸੀ ਕਹਿੰਦੀ ਭਾਬੀ ਹੁਣ ਮੈ ਵਿਆਹ ਤੇ ਆਉਣਾ ਏ। ਆਵਾਂਗੀ ਮੈ ਭਾਜੀ ਪਾ ਕੇ ਜਾਵਾਂਗੀ। ਮੈ ਕਿਹਾ ਚੱਲ ਕੋਈ ਨਹੀਂ ਆ ਜਾਵੀ। ਅੱਛਾ, ਆਏ ਨਹੀਂ ਫਿਰ।

ਹਾਂਜੀ ਨਿਸ਼ੂ ਵੀ ਠੀਕ ਏ। ਨਿਸ਼ੂ ਦੇ ਵੀ ਕਾਕਾ ਨਿਸ਼ੂ ਦਾ ਕਾਕਾ ਕਾਫੀ ਬਿਮਾਰ ਰਿਹਾ ਅੱਗੇ। ਦਾਖ਼ਲ ਰਿਹਾ, ਹੁਣ ਠੀਕ ਏ। ਠੀਕ ਏ ਹੁਣ, ਚੱਲ ਮੈ ਕਰਾਂਗਾ ਫੋਨ ਨਿਸ਼ੂ ਨੂੰ ਵੀ। ਆ ਕਰਕੇ ਪੁੱਛ ਲਿਓ।

ਹੋਰ ਵਧੀਆ ਵਧੀਆ।

ਹਾਂ ਠੀਕ ਠਾਕ ਵਧੀਆ।

ਹੋਰ ਸਾਭਾ ਵੀ ਠੀਕ ਆ।

ਹੋਰ ਹੋਰ, ਠੀਕ ਏ। ਕਿਥੇ ਗਿਆ?

ਏਲੂ ਜਿੰਦਵਾਲ ਜਿੰਦਵਾਲ, ਲਾਗੇ ਈ ਕਰ ਲਿਆ ਉਹਨੇ। ਹੋਰ ਹੋਰ ਲਗੇ ਏ ਕਰ ਲਿਆ।

ਵੋਹਟੀ ਉਹਂਦੀ ਠੀਕ ਆ, ਵੋਹਟੀ ਉਹਂਦੀ ਸਹੀ ਏ ਪਤਲੀ ਜਾਹਿ ਏ।

ਸਾਈਕਲ ਤੇ ਭਾਵੇ ਦੋਨੇ ਜੀਅ ਚਲੇ ਜਾਣ। ਸਾਈਕਲ ਤੇ ਨਹੀਂ ਮੋਟਰਸਾਈਕਲ ਤੇ ਅਗਲੇ ਜਾਂਦੇ ਆ। ਮੋਟਰਸਾਈਕਲ ਕੀ ਕਰਨਾ ਜਿੰਦਵਾਲ ਏ?

ਹਮ ਜਿੰਨਾ ਕੁ ਤੇਜ ਤੁਰ ਕੇ ਵੋਹਟੀ ਜਾਂਦੀ । ਲੇ! ਸਾਡੇ ਤਾਂ ਹੇ ਈ ਸੋਹਰੇ ਦੂਰ ਬੰਦਾ ਕਰੇ ਕਿ।

ਪੂਜਾ ਦੇ ਨਿਆਣੇ ਪੜ੍ਹਦੇ ਆ।

ਉਹ ਰੰਗ ਦੇ ਕੰਮ ਤੇ ਜਾਂਦਾ। ਨਾ ਨਾ ਵਿਆਹ ਦਾ ਇੱਥੇ ਕਰਨਾ ਹਜੇ ਕੰਮ ਤੇ ਈ ਹੁਣ ਲੱਗਾ।

ਕੁੜੀ ਨੂੰ ਗਏ ਸੀ ਕੋਰਸ ਕਰਾਉਣ।

ਪਾਰਲਰ ਦਾ। ਅੱਛਾ ਪਾਰਲਰ ਦਾ ਕੋਰਸ ਕਰਾਣ ਡੈ।

ਚੱਲ ਕਰ ਲਊਗੀ ਤਾ ਵਧੀਆ ਈ ਗੱਲ ਏ। ਹੋਰ ਹੋਰ ਚੰਗਾ, ਬੱਚੇ ਆਪਣਾ ਖਾਤਾ ਖੋਲ ਲੈਣਗੇ। ਵਧੀਆ ਵਾ ਆਪਣਾ ਕੰਮ ਕੋਈ ਕਰ ਸਕਦੇ ਆ। ਕੋਈ ਦਿੱਕਤ ਨਹੀਂ ਏ। ਹਣਾ ਜਿੱਥੇ ਮਰਜ਼ੀ ਆਪਣੀ ਦੁਕਾਨ ਪਾ ਸਕਦੇ ਏ ਬੱਚੇ । ਚਾਲ ਵਧੀਆ ਵ ਉਹਨਾਂ ਦਾ ਵੀ ਇਹੀ ਸੋਚ ਏ ਆਪਣਾ ਬੱਚਾ ਕੰਮ ਕਰ ਕੇ ਹੱਥ ਸਿੱਧੇ ਕੀਤੇ ਹੋਣਗੇ। ਕੋਈ ਦਿੱਕਤ ਨਹੀਂ ਰੋਟੀ ਕਮਾਣ ਦੀ ਜਿਥਾਂ ਮਰਜ਼ੀ ਕਮਾ ਸਕਦਾ ਬੱਚਾ ਹਣਾ। ਮੇਰਾ ਵੀ ਇਰਾਦਾ, ਮੈ ਕਿਹਾ ਕਾਜਲ ਦਸਵੀਂ ਚ ਹੋ ਗਈ ਏ। ਤੇ ਗਿਆਰਵੀ ਚ ਹੁੰਦੀ ਦਸਵੇਂ ਮਹੀਨੇ ਛੇਵੇਂ ਮਹੀਨੇ ਛੁੱਟੀਆਂ ਪੈਣਗੀਆਂ ਇਹਨੂੰ ਸਿਲਾਈ ਤੇ ਬਾਹਵਾਂ ਗੀ। ਆਹੋ ਸਿਲਾਈ ਦਾ ਕੰਮ ਸਿਖਾਈ। ਤੂੰ ਨਾ ਬਿਊਟੀ ਪਾਰਲਰ ਦਾ ਕੰਮ ਸਿਖਾਵੀ ਰਹਿਣ ਦੇ। ਕਾਦਾ?

ਹਾਂਜੀ ਹਾਂਜੀ, ਮੈ ਤਾਂ ਸਿਲਾਈ ਦਾ ਮੈ ਤਾਂ ਸਿਲਾਈ ਦਾ ਸਿਖਾਵਾਂਗੀ। ਕੱਪੜੇ ਕੁਪੜੇ ਸੀਨ ਦਾ ਤੇ ਜਿਹੜੀ ਮਤਲਬ ਕੀ ਆਪਣੇ ਥੱਲੇ ਆ ਉਹਂਦੇ ਘਰ ਦੇ ਵਿੱਚ ਉਹਨੂੰ ਦੁਕਾਨ ਖੋਲ ਕੇ ਦਵਾਂਗੀ। ਜਦ ਤੱਕ। ਜੀਦਾ ਇੱਕ ਵਾਰੀ ਮਾੜਾ ਵੱਲ ਸਿੱਖਾਂ ਦਿਆਂਗੇ ਨਾ। ਫਿਰ ਮੁੜ ਕੇ ਵਧੀਆ ਸਟੀਚਿੰਗ ਤੇ ਲਾਵਾਂਗੇ। ਜੀਦਾ ਕੋਰਸ ਕਰ ਲੇਗੀ ਵਧੀਆ। ਫਰਾਕਾਂ ਫ਼ਾਰੂਕ਼ ਵਾਲੇ ਕੱਪੜੇ ਵਧੀਆ ਬਣਾ ਸਕੇ। ਹੋਰ ਠੀਕ ਏ, ਤੂੰ ਸੁਣਾ।

ਫਿਰ ਤੇਰੇ ਵੀ ਸਿਦਿਆਂ ਕਰੂਗੀ ਸ਼ੈੱਲਟਾ। ਆਹੋ ਰੀਆਂ ਹੁਣ ਵੀ ਲੜਦੀ ਏ ਡੈਡੀ ਆਪਣੇ ਨੂੰ। ਰੀਆਂ ਲੜਦੀ ਏ ਬਥੇਰਾ ਡੈਡੀ ਆਪਣੇ ਨਾਲ। ਤੈਨੂੰ ਪਤਾ ਏ ਆ ਓਹੰਦੀ ਆਦਤ ਦ ਬੋਲਦੀ। ਉਹਨੇ ਸਹਿ ਸੁਭਾ ਵੀ ਗੱਲ ਕਰਨੀ ਹੋਵੇ। ਤੈਨੂੰ ਪਤਾ ਉੱਚੀ ਉੱਚੀ ਬੋਲਦੀ। ਪਰ ਵੇਖਣ ਨੂੰ ਏਦਾਂ ਲੱਗਦਾ ਸਾਰਿਆਂ ਨੂੰ ਵੀ ਲੜਦੀ ਪਈ ਏ। ਵਾਜ ਈ ਉੱਚੀ ਏ ਉਹਂਦੀ। ਹੋਰ। ਹੋਰ ਵਧੀਆ, ਤੁਸੀਂ ਬਾਕੀ ਸੁਣਾਓ ਕਿਦਾਂ?

ਹੋਰ ਵੇਹੜੇ ਵਾਲੇ ਦਾ ਸੁਣਾ। ਉਹਨਾਂ ਦਾ ਮੰਗੀ ਹਰਾ ਦਾ। ਹਾਂਜੀ ਮੰਗੀ ਭਾਜੀ ਲੱਗਾ ਏ, ਰੰਗ ਦੇ ਕੰਮ ਤੇ ਜਾਂਦਾ ਆ।

ਹਾਂਜੀ

okay